ਇਕ ਕੂਲਰ ਵੀ ਲੱਗਿਆ ਹੋਇਆ ਹੈ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ।

ਸਾਹਮਣੇ ਇੱਕ ਅ ਗਾਰਡਨ ਹੈ ਜਿਸ ਵਿੱਚ ਕੁਛ ਲੱਗੇ ਹੋਏ ਹਨ ਪਾਈਪ ਲੱਗੇ ਹੋਏ ਹਨ ਅਤੇ ਉਸ ਉੱਤੇ ਕੁਝ ਬੱਚੇ ਬੈਠੇ ਹੋਏ ਹਨ।

ਬਹੁਤ ਸਾਰੇ ਲੋਕ ਵੀ ਤੁਰ ਫਿਰ ਰਹੇ ਹਨ ਇੱਕ ਜਗਹਾ ਰਸਤਾ ਬਣਿਆ ਹੋਇਆ ਲੰਘਣ ਲਈ ਅਤੇ ਕੁਝ ਸਰਚ ਲਾਈਟਾਂ ਵੀ ਖੰਬੇ ਲੱਗੇ ਹੋਏ ਹਨ।

ਕੁਝ ਲੇਡੀਜ਼ ਇਸ ਫ਼ੋਟੋ ਵਿੱਚ ਖੜੀਆਂ ਹਨ ਅਤੇ ਓਹਨਾਂ ਨੇ ਵਾਈਟ ਸਾੜੀ ਲਗਾਈ ਹੋਈ ਹੈ ਅਤੇ ਪਿੱਛੇ ਬਹੁਤ ਸਾਰੇ ਪੱਥਰ ਦੇ ਲੱਗੇ ਹੋਏ ਹਨ ਉੱਪਰ ਬਹੁਤ ਸਾਰੇ ਪੌ --

ਅਤੇ ਨੀਚੇ ਕੁਛ ਮੈਟਸ ਵਿਛੇ ਹੋਏ ਹਨ ਅ ਗ੍ਰੀਨ ਕਲਰ ਅ ਰੈਡ ਕਲਰ --

ਪੇਂਟ ਹੋਇਆ ਹੈ ਇੱਕ ਵਾਈਟ ਕਲਰ ਦਾ ਪੇਂਟ ਹੋਇਆ ਹੈ ਉੱਪਰ ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਆਹ ਅਤੇ ਨੀਚੇ ਵੈੱਬਸਾਈਟ ਡਿਬਾਰਟਮੇਂਟ ਅਤੇ ਨੀਚੇ ਕੁਛ ਕੋਂਟੈਕਟ ਨੰਬਰ ਦਿੱਤੇ ਹੋਏ ਹਨ।

ਸਾਹਮਣੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਹੈ ਜਿਸ ਵਿੱਚ ਬਹੁਤ ਸਾਰੇ ਏਸੀ ਲੱਗੇ ਹੋਏ ਹਨ ਬਹੁਤ ਸਾਰੀਆਂ ਖਿੜਕੀਆਂ ਵੀ ਲੱਗੀਆਂ।

ਸਾਹਮਣੇ ਇੱਕ ਲੜਕਾ ਖੜਾ ਹੈ ਅਤੇ ਉਹ ਪਾਣੀ ਪੀ ਰਿਹਾ ਹੈ ਇੱਕ ਟੂਟੀ ਬੋਤਲ ਹੈ ਇੱਕ ਟੀ ਸ਼ਰਟ ਹੈ ਇੱਕ ਕੈਪਰੀ ਪਹਨੀ ਹੁਈ ਹੈ।

ਬਹੁਤ ਸਾਰੇ ਦਰਖਤ ਲੱਗੇ ਹੋਏ ਹਨ ਚੱਟਾਨ ਔਰ ਪੱਥਰਾਂ ਵਿੱਚ ਬਹੁਤ ਸਾਰੇ ਛੋਟੇ-ਛੋਟੇ ਪੌਧੇ ਲੱਗੇ ਹੋਏ ਹਨ ਅਤੇ ਸਹਮਣੇ ਇੱਕ --